ਜੰਤਰ ਮੰਤਰ ਕਰਨ ਵਾਲਾ ਸਿਆਣਾ ਚਾਲੀ ਰੋਜ਼ੇ ਤੇ, ਪੰਜਾਹ ਰੋਜ਼ੇ ਹਥੇਲੀਆਂ ਨਾਲ ਘਰਦਿਆਂ ਨੂੰ ਸੱਚਾਈ ਪਰਚਾਈ ਰੱਖਦਾ ਹੈ। ਕਿਸੇ ਦੇ ਚਿੱਬੜ ਜਾਣ ਦਾ ਵਹਿਮ। ਜੇਕਰ ਕੋਈ ਵਧੇਰੇ ਸੁੱਖਾ ਪੀ ਕੇ ਜਾਂ ਵਧੇਰੇ ਗਰਮੀ ਖੁਸ਼ਕੀ ਨਾਲ ਊਲ ਜਲੂਲ ਬੋਲੇ ਤਾਂ ਸਾਰੇ ਪਿੰਡ ਵਿੱਚ ਇਹ ਧੁੰਮ ਜਾਂਦਾ ਹੈ ਕਿ ਇਸਨੂੰ ਛਾਇਆ ਹੋਈ ਗਈ ਹੈ। ਕੋਈ ਹੁੰਦਾ ਹੈ ਕਿ ਇਸ ਤਰੀਕੇ ਵਾਲੇ ਚੜ੍ਹਦੇ ਥਾਂ ਲੰਘ ਗਿਆਂ ਹੋਣਾ ਅਤੇ ਕੋਈ ਕਹਿੰਦਾ ਹੈ ਕਿ ਇਸ ਵਿੱਚ ਗਿੱਲ ਵਿੱਚ ਗਿੱਲ ਦੀ ਸਰਵਗਵਾਸੀ ਬਹੂ ਵੜ ਗਈ। ਦੱਸੋ ਇਹ ਕੀ ਗੱਲ ਬਣੀ ਬਈ ਉਹਦੀ ਸਵਰਗਵਾਸੀ ਬਹੂ ਵੜ੍ਹ ਗਈ ਬੰਦੇ ਦੇ ਵਿੱਚ ਮਤਲਬ ਜੇ ਬੰਦੇ ਨੇ ਕਿਸੇ ਨੇ ਸੁੱਖਾ ਪੀ ਲਿਆ, ਸਵਰਗਵਾਸੀ ਬਹੂ ਨਹੀਂ ਵੜ੍ਹਦੀ ਉਹਦੇ ਚ ਜੀਅ power ਉੱਠ ਹੁੰਦੀ ਹੈ। ਅਜਿਹੇ ਸਮੇਂ ਬਿਮਾਰ ਦਾ ਦਵਾ-ਦਾਰੂ ਕਰਨ ਦੀ ਥਾਂ ਝਾੜੇ, ਟੂਣੇ, ਧੂਣੀਆਂ ਅਤੇ ਮੰਤਰ ਵਿੱਚ ਵਧੇਰੇ ਵਿਸ਼ਵਾਸ਼ ਕੀਤਾ ਜਾਦਾ ਹੈ। ਇਸ ਸਮੇਂ ਮੰਤਰ ਟੂਣੇ ਕਰਨ ਵਾਲਾ ਹਰ ਸਿਆਣਾ ਟੱਬਰ ਦੇਖ ਦੋ ਮੋਹਰੀ ਬੰਦਿਆਂ ਨੂੰ ਦੱਸ ਸੱਦ ਕੇ ਸਮਝੌਤੀ ਦਿੱਤਾ ਜਾਂਦਾ ਹੈ ਉਪਾਅ ਹੋ ਗਿਆ ਹੈ। ਇੱਕ ਦੋ ਦਿਨਾਂ ਵਿੱੱਚ ਠੀਕ ਹੋ ਜਾਵੇਗਾ। ਪਰ ਵੱਡੇ ਵਡੇਰਿਆਂ ਦੇ ਆਪਣੀ ਮੰਨਤ ਕਰਨੀ ਹੁੰਦੀ ਹੈ। ਹੁਣ ਇਹਨੂੰ ਭੁੱਲਣਾ ਨਹੀਂ ਚਾਹੀਦਾ। ਘਰ ਵੀ ਇਹੋ ਸਮਝਦੇ ਹਨ ਕਿ ਉਹਨਾ ਤੋਂ ਕੋਈ ਖਤਾ ਹੋਣੀ ਇਸ ਸਮੇਂ ਕਈ ਵਾਰ ਮਰੀਜ਼ ਨੂੰ ਲੋਹੇ ਦੀਆਂ ਛੜਾਂ ਅਤੇ ਛੱਪ ਥੱਪੜਾਂ ਨਾਲ ਵੀ ਮਾਰਿਆਂ ਜਾਂਦਾ ਹੈ। ਕੋਟਲੇ ਵਾਲਾ ਹੈਦਰ ਸੇਖ ਨਿਬੰਧਕਾਰ ਲਿਖਦਾ ਹੈ ਕਿ ਉਸਦੇ ਪਿੰਡ ਦੇ ਚੜ੍ਹਦੇ ਸਮ ਪਾਸੇ ਸੰਘਣੇ ਬਰੌਟੀਆਂ ਵਾਲਾ ਇੱਕ ਟਰੀ ਕੁਟੀਆ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਦਰਗਾਹ ਹੈ। ਇਸੇ ਸਮੇਂ ਨਾਲ ਰਾਤ ਨੂੰ ਮੁਸਲਮਾਨ ਨਵਾਜ਼ਾਂ ਪੜ੍ਹਦੇ ਅਤੇ ਦਿੰਦੇ ਹਨ। ਹਰ ਚੜ੍ਹਦੇ ਵਰ੍ਹੇ ਨੂੰ ਪਿੰਡ ਦਾ ਭਰਜਾਈ ਕਿਹਾ ਜਾਂਦਾ ਹੈ। ਅਤੇ ਹੁਣ ਲਈ ਤੁਹਾਡੇ ਤੋਂ ਮੈਂ ਮੁਆਫੀ ਚਾਹਵਾਂਗਾ ਅਤੇ ਜਿਹੜੀ ਬਾਕੀ ਦੀ ਗੱਲ ਹੈ ਇਹ ਆਪਾਂ ਅਗਲੀ ਪਹਿਰੇ ਵਿੱਚ ਕਰਾਂਗੇ, ਕਿਉਂਕਿ ਚੁਗਲਖੋਰਾਂ ਦੀ ਘਾਟ ਪੈ ਗਈ ਹੈ। ਧੰਨਵਾਦ। ਕੋਈ ਮੁਸ਼ਕਲ ਨਹੀਂ ਹੋਣੀ ਬੰਤਿਆ ਆਪਾਂ ਰਿਕਸ਼ੇ ਉੱਤੇ ਬੈਠੇ ਹੋਵਾਂਗੇ ਤੇ ਰਿਕਸ਼ਾ ਚੱਲਦਾ ਜਾਊ ਆਪੇ ਭਲੀ ਲੋਕ ਵੀ ਸਾਡੇ ਨਾਲ ਈ ਜਾਇਆ ਕਰੂ ਗੁਰਦੁਆਰੇ, ਹੁਣ ਐਵੇਂ ਜੁੱਲੀ ਵਿੱਚ ਵੜੀ ਰਹਿੰਦੀ ਐ।

ਖਵਾਵਾਂਗੇ ਆਪਣੀ ਭਲੀ ਲੋਕ ਨੂੰ ਰੱਜ ਕੇ, ਉਦੋਂ ਤਾਂ ਵਾਹ-ਵਾਹ ਸੀ ਹੁਣ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ ਬੱਸ ਨਿੱਘਰਦੀ ਜਾਂਦੀ ਐ ਚੱਲ ਲੰਘ ਗਈ ਐ ਔਖੀ ਘੜੀ ਹੁਣ ਤਾਂ ਥੋੜ੍ਹੇ ਦਿਨਾਂ ਦੀ ਗੱਲ ਐ ਫੇਰ ਆਪਾਂ ਵੀ ਅਮੀਰ ਹੋ ਜਾਣਾ ਹੈ। ਉਹ ਕਿਵੇਂ ਬੰਤਿਆ? ਮੈਨੂੰ ਕੀ ਪਤਾ ਇਹ ਭਾਰੀ ਲੋਕਾਂ ਨੂੰ ਪੁੱਛ ਨਾ ਜਿਹੜੇ ਪਿੱਛੇ ਬੈਠੇ ਮੇਰੀ ਰਿਕਸ਼ਾ ਦੀ ਨਰਮ-ਨਰਮ ਗੱਦੀ ਉੱਤੇ, ਤਾਂ ਫੇਰ ਤੂੰ ਐਵੇਂ ਨਾ ਬੋਲੀ ਜਾਇਆ ਕਰ, ਜਿੰਨਾ ਚਿਰ ਤੂੰ ਆਪ ਤੈਨੂੰ ਆਪ ਨੂੰ ਨਾ ਪਤਾ ਹੋਵੇ ਰੋਕ ਰਿਕਸ਼ਾ ਤੇ ਫੜ ਅੱਠ ਆਨੇ ਤੇ ਪਾ ਬੋਝੇ ਵਿੱਚ, ਹੋ ਗਿਆ ਨਾ ਡੇੜ੍ਹ ਰੁਪਇਆ ਸਵੇਰੇ-ਸਵੇਰੇ, ਹਾਲੀ ਨਵੇਂ ਸਾਲ ਦਾ ਸੂਰਜ ਵੀ ਨਹੀਂ ਚੜ੍ਹਿਆ, ਚੜ੍ਹੇਗਾ ਕਿਵੇਂ ਨਵੇਂ ਸਾਲ ਦਾ ਸੂਰਜ ਐਨੀ ਧੁੰਦ ਵਿਚ। ਮੈਨੂੰ ਨਾ ਪੁੱਛ ਕੁਝ ਵੀ ਐਸ ਦਾ ਵੇਲੇ ਹੈ ਕੰਮ ਦਾ ਵੇਲਾ ਹੈ ਐਵੇਂ ਗੱਲਾਂ ਵਿੱਚ ਨਾ ਲਾਈ ਰੱਖ, ਅੱਜ ਮੈਂ ਬਹੁਤ ਪੈਸੇ ਕਮਾਉਣੇ ਐਂ ਫੇਰ ਸਾਰਾ ਸਾਲ ਬਰਕਤ ਰਹੂ ਆਪਣੀ ਕਮਾਈ ਵਿੱਚ ਆਓ ਜੀ ਭੈਣ ਜੀ ਬੈਠੋ।

ਇਹਨੂੰ ਮੈਂ ਵੇਖਿਆ ਹੋਇਆ ਪਹਿਲਾਂ ਕਿਤੇ, ਪਰਸੋਂ ਇੱਕ ਕੁੜੀ ਉੱਤਰੀ ਸੀ ਬੱਸ ਵਿੱਚੋਂ, ਮੈਂ ਹੀ ਲਿਆਇਆ ਸੀ ਉਹਨੂੰ ਏਸ ਗਲੀ ਤੀਕ, ਉਹਦੇ ਹੱਥ ਵਿੱਚ ਤਾਂ ਸਿਤਾਰ ਸੀ ਕੱਪੜੇ ਵਿੱਚ ਲਪੇਟੀ ਹੋਈ, ਇਹਦੇ ਕੋਲ ਤਾਂ ਹੁਣ ਬੱਸ ਇੱਕ ਪਰਸ ਜਿਹਾ ਹੀ ਹੈ ਵੱਡਾ ਸਾਰਾ, ਖ਼ਬਰੇ ਉਹੀ ਕੁੜੀ ਐ, ਚੱਲ ਤੈਨੂੰ ਕੀ ਬੰਤਿਆ ਤੂੰ ਆਪਣਾ ਰਿਕਸ਼ਾ ਚਲਾ, ਕਈ ਆਉਂਦੇ ਆ ਤੇ ਚਲੇ ਜਾਂਦੇ ਆ ਥੋੜੇ ਚਿਰ ਪਿੱਛੋਂ, ਜਿਹੜੀ ਸਵਾਰੀ ਮੇਰੇ ਰਿਕਸ਼ਾ ਵਿੱਚ ਬੈਠ ਜਾਂਦੀ ਐ ਉਸਦੀ ਰੱਖਿਆ ਕਰਨਾ ਮੈਂ ਜ਼ਰੂਰ ਆਪਣਾ ਫ਼ਰਜ਼ ਸਮਝਦਾਂ ਹਾਂ। ਦੋ ਕੁੜੀਆਂ ਜਾਂਦੀਆਂ ਹੁੰਦੀਆਂ ਸੀ ਨਾ ਰੋਜ਼ ਸਵੇਰੇ ਮੇਰੇ ਰਿਕਸ਼ਾ ਵਿੱਚ ਆਪਣੇ ਸਕੂਲ ਨੂੰ ਮਹੀਨਾ ਕੀਤਾ ਹੋਇਆ ਮੈਂ ਉਹਨਾਂ ਨਾਲ, ਸਵੇਰੇ ਛੱਡ ਆਉਨਾ ਤੇ ਸ਼ਾਮ ਨੂੰ ਲੈ ਆਉਨਾ, ਦਸਵੀਂ ਵਿੱਚ ਪੜ੍ਹਦੀਆਂ ਨੇ ਖੌਰੇ ਗਿਆਰਵੀਂ ਵਿੱਚ? ਬੜੀਆਂ ਬੀਬੀਆਂ ਕੁੜੀਆਂ ਨੇ ਉਹ ਦੋਵੇਂ, ਪਰ ਇੱਕ ਦਿਨ ਬੜੀ ਅਜੀਬ ਗੱਲ ਹੋਈ, ਸ਼ਾਮ ਨੂੰ ਮੈਂ ਉਹਨਾਂ ਕੋਲੋਂ ਨੂੰ ਸਕੂਲੋਂ ਲੈ ਕੇ ਆ ਰਿਹਾ ਸੀ ਤੇ ਰਸਤੇ ਵਿੱਚ ਦੋ ਮੁੰਡਿਆਂ ਨੇ ਪਿੱਛੇ ਸਾਈਕਲ ਲਾ ਦਿੱਤੇ college ਦੇ ਹੀ ਹੋਣਗੇ ਉਹ ਮੁੰਡੇ। ਬੜੇ ਸ਼ਰਾਰਤੀ ਲੱਗਦੇ ਸਨ, ਥੋੜ੍ਹੇ ਚਿਰ ਪਿੱਛੋਂ ਇੱਕ ਮੁੰਡਾ ਰਿਕਸ਼ਾ ਦੇ ਖੱਬੇ ਪਾਸੇ ਹੋ ਗਿਆ ਤੇ ਦੂਜਾ ਸੱਜੇ ਪਾਸੇ ਮੈਂ ਦਿਲ ਵਿਚ ਧਾਰ ਲਈ ਕਿ ਜੇ ਕਿਸੇ ਮੁੰਡੇ ਨੇ ਸ਼ਰਾਰਤ ਕੀਤੀ ਤਾਂ ਮੈਂ ਫੜ ਲਵਾਂਗਾ ਉਸ ਨੂੰ ਮੈਂ ਇਕੱਲਾ ਈ ਬੜਾ ਸੀ ਉਹਨਾਂ ਦੋਹਾਂ ਲਈ। ਇੱਕ ਜਣੇ ਨੇ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਤੇ ਦੂਸਰੇ ਨੇ ਉਸ ਦਾ ਸਾਥ ਦਿੱਤਾ ਮੈਂ ਪਿੱਛੇ ਮੁੜ ਕੇ ਦੇਖਿਆ, ਮੈਨੂੰ ਬੜਾ ਗੁੱਸਾ ਆਇਆ ਇਹ ਭਲਾ ਕੀ ਗੱਲ ਹੋਈ? ਬੱਸ ਮੇਰਾ ਗੁੱਸਾ ਸਿਰ ਨੂੰ ਚੜ੍ਹ ਗਿਆ, ਮੈਂ ਰਿਕਸ਼ਾ ਰੋਕ ਲਿਆ ਤੇ ਉੱਤਰ ਕੇ ਇੱਕ ਜਣੇ ਨੂੰ ਫੜਨ ਦੀ ਕੋਸ਼ਸ਼ ਕੀਤੀ, ਉਹ ਸਾਈਕਲ ਤੇਜ਼ ਕਰਕੇ ਨਿਕਲ ਗਿਆ, ਦੂਸਰੇ ਵੱਲ ਮੈਂ ਹੋਣ ਈ ਲੱਗਾ ਸੀ ਕਿ ਉਹਨੇ ਮੇਰੀ ਧੌਣ ਉੱਤੇ ਮੁੱਕਾ ਮਾਰਿਆ ਤੇ ਖਿਸਕ ਗਿਆ, ਮੈਂ ਉਸ ਨੂੰ ਤਾਂ ਦੌੜ ਕੇ ਵੀ ਫੜ ਲੈਂਦਾ ਪਰ ਕੁੜੀ ਕਹਿਣ ਲੱਗੀ, ਤੈਨੂੰ ਕੀਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ। ਐਵੇਂ ਲੋਕਾਂ ਨੂੰ ਤਮਾਸ਼ਾ ਦਿਖਾਣ ਲੱਗਿਆਂ ਦੂਸਰੀ ਬੋਲੀ, ਅੱਜ ਮੈਂ ਕਹਾਂਗੀ ਪਾਪਾ ਨੂੰ ਰਿਕਸ਼ਾ ਬਦਲ ਦਿਓ, ਤੇ ਹੋਰ ਕੀ ਮੈਂ ਫੇਰ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ, ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਮੈਂ ਸੋਚਾਂ ਤੇ ਕੀ ਨਾ ਸੋਚਾਂ।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 ਸਾਰਾ ਦਿਨ ਅੱਜ ਆਪਣੇ ਕੋਲ ਐ, ਪਰ ਬੱਸਾਂ ਦਾ ਅੱਡਾ ਨੇੜੇ ਆ ਗਿਆ ਪੁੱਛ ਈ ਨਾ ਲਵਾਂ ਇਹਨੂੰ ਕਿ ਪਰਸੋਂ ਮੇਰੀ ਰਿਕਸ਼ਾ ਵਿੱਚ ਈ ਆਈ ਸੀ ਨਾ, ਚੱਲ ਪੁੱਛ ਲੈ ਪੁੱਛਣ ਦਾ ਕੀ ਹਰਜ਼ ਐ ਪਰ ਨਹੀਂ, ਕੀ ਲੋੜ ਪਈ ਐ ਤੈਨੂੰ ਪੁੱਛਣ ਦੀ ਕੋਈ ਹੋਵੇ, ਆਪਾਂ ਪੈਸੇ ਖਰੇ ਕਰਨੇ ਐਂ ਆਪਣੇ, ਜਦੋਂ ਸਿਤਾ ਸਿਤਾਰ ਵਜਾਉਂਦੀ ਹੋਵੇਗੀ ਤਾਂ ਬਹੁਤ ਈ ਚੰਗੀ ਲੱਗਦੀ ਹੋਵੇਗੀ, ਮੇਰਾ ਮਤਲਬ ਐ ਸਿਤਾਰ ਬਹੁਤ ਚੰਗੀ ਵਜਾਉਂਦੀ ਹੋਵੇਗੀ ਅੱਡੇ ਦੇ ਅੰਦਰ ਲੈ ਚੱਲਾਂ ਭੈਣ ਜੀ? ਹਾਂ ਜਿੱਥੇ ਜਲੰਧਰ ਦੀਆਂ ਬੱਸਾਂ ਖੜ੍ਹੀਆਂ ਹੁੰਦੀਆਂ ਨੇ, ਤੁਸੀਂ ਪਰਸੋਂ ਵੀ ਜਲੰਧਰੋਂ ਹੀ ਆਏ ਸੀ? ਕਿਉਂ ਕੀ ਗੱਲ ਏ? ਉਸ ਦਿਨ ਤੁਹਾਡੇ ਕੋਲ ਇੱਕ ਸਿਤਾਰ ਵੀ ਸੀ ਨਾ ਕੱਪੜੇ ਵਿੱਚ ਲਪੇਟੀ ਹੋਈ, ਸਿਤਾਰ, ਉਹ ਹੱਸ ਪਈ ਨਾ ਉਹ ਤਾਂ ਤਾਨਪੁਰਾ ਸੀ। ਅੱਛਾ ਆਪਾਂ ਨੂੰ ਕੀ ਪਤਾ ਲੱਗਦਾ ਹੈ, ਬੱਸ ਰੋਕ ਦੇ ਏਥੇ ਈ, ਮੈਂ ਬ੍ਰੇਕਾਂ ਲਾ ਦਿੱਤੀਆਂ ਉਸ ਨੇ ਸੀਟ ਉੱਤੇ ਬੈਠੇ-ਬੈਠੇ ਈ ਪਰਸ ਖੋਲ੍ਹਿਆ ਤੇ ਪੰਜਾਂ ਦਾ ਨੋਟ ਮੇਰੇ ਵੱਲ ਵਧਾਇਆ ਮੇਰੇ ਕੋਲ ਬਾਕੀ ਪੈਸੇ ਨਹੀਂ ਸਨ। ਉਸ ਨੇ ਇੱਧਰ-ਉੱਧਰ ਦੇਖਿਆ ਤੇ ਫਿਰ ਅਖ਼ਬਾਰਾਂ ਤੇ ਰਿਸਾਲਿਆਂ ਦੀ ਦੁਕਾਨ ਵੱਲ ਨੂੰ ਹੋ ਗਈ, ਹਾਲੀ ਉਸ ਨੇ ਦੋ-ਤਿੰਨ ਉਲਾਂਘਾਂ ਈ ਪੁੱਟੀਆਂ ਸੀ ਕਿ ਇੱਕ ਕੁੜੀ ਨੇ ਦੌੜ ਕੇ ਉਹਦੀ ਬਾਂਹ ਫੜ ਲਈ ਕਿੱਥੇ ਦੌੜੀ ਜਾਨੀ ਏਂ ਬੱਲੀਏ, ਹਾਏ ਮੈਂ ਮਰ ਗਈ ਤੂੰ ਏਥੇ। ਕਿਉਂ, ਮੈਂ ਨਹੀਂ ਆ ਸਕਦੀ ਏਥੇ ਨੀ ਤੂੰ ਵਿਆਹ ਕਰਵਾ ਲਿਆ ਏ, ਮੁਬਾਰਕ thanks ਆ ਤੈਨੂੰ ਆਪਣੇ ਉਸ ਨਾਲ ਮਿਲਾਵਾਂ ਠਹਿਰ ਮੈਂ ਇਸ ਨੂੰ ਪੈਸੇ ਦੇ ਲਵਾਂ, ਕਿੰਨੇ ਪੈਸੇ ਦੇਣੇ ਹੈਗੇ ਆ ਮੇਰੇ ਕੋਲ ਟੁੱਟੇ ਹੋਏ, ਸੱਤਰ ਪਰ ਮੈਂ ਤੁੜਾ ਲੈਨੀ ਆਂ, ਨਹੀਂ ਫੇਰ ਕੀ ਹੋਇਆ ਚੱਲ ਛੇਤੀ ਚੱਲ, ਦੱਸ ਚੱਲੀ ਕਿੱਥੇ ਆ ਜਲੰਧਰ ਰੇਡੀਓ ਸਟੇਸ਼ਨ ਤੇ ਮੇਰਾ program ਏ ਅੱਜ ਸ਼ਾਮ ਨੂੰ, ਅੱਛਾ college ਦੇ ਦਿਨਾਂ ਵਾਲਾ ਸ਼ੌਕ ਹਾਲੀ ਵੀ ਜਾਰੀ ਏ ਤੇਰਾ। ਹੁਣ ਤਾਂ ਕੁਛ ਹੋਰ ਹੀ ਵਧ ਗਿਆ ਹੈ, ਪਰਸੋਂ program ਦੇ ਕੇ ਆਈ ਹਾਂ ਤਾਨਪੁਰੇ ਉੱਤੇ, ਕੱਲ੍ਹ ਫੇਰ ਤਾਰ ਆਈ ਆ ਕਿ ਨਵੇਂ ਸਾਲ ਦੇ ਸਿਲਸਿਲੇ ਵਿੱਚ ਕੋਈ ਵਿਸ਼ੇਸ਼ feature ਹੋਣਾ ਏ ਗਾਣਿਆਂ ਦਾ ਤੂੰ ਵੀ ਚੱਲ ਆਪਣੇ ਰਾਹ ਬੰਤਿਆ ਪੈਸੇ ਤਾਂ ਤੈਨੂੰ ਮਿਲ ਈ ਗਏ ਨੇ ਫੇਰ ਕਿਉਂ ਖੜ੍ਹਾ ਊਤਾਂ ਵਾਂਗੂ ਮੂੰਹ ਚੁੱਕੀ। ਹੁਣ ਤਾਂ ਚਾਹ ਪੀ ਲੈ ਸਾਢੇ ਅੱਠ ਵੱਜਣ ਲੱਗੇ ਐ, ਐਵੇਂ ਤੂੰ ਜਿਦੇ ਪੈ ਗਿਆ ਕਿ ਘਰ ਕਿ ਚਾਹ ਪੀਣੀ ਨਹੀਂ ਫੇਰ ਕੀ ਹੋਇਆ ਜੇ ਭਲੀਏ ਲੋਕੇ ਨੇ bed tea ਨਹੀਂ ਸੀ ਬਣਾ ਕੇ ਦਿੱਤੀ। ਰੋਜ਼ ਵਾਂਗ ਚੱਲਣ ਲੱਗਿਆ ਤਾਂ ਪੀ ਲੈਂਦਾ ਨਾ ਚਾਹ ਤੇ ਨਾਲੇ ਖਾ ਲੈਂਦਾ ਰਾਤ ਦੀ ਬਚੀ ਹੋਈ ਇੱਕ ਰੋਟੀ, ਠੀਕ ਐ ਬੰਤਿਆ ਰੋਜ਼ ਰਾਤ ਦੀ ਰੋਟੀ ਈ ਖਾਣੀ ਪੈਂਦੀ ਐ ਸਵੇਰੇ ਚਾਹ ਨਾਲ, ਪਰ ਅੱਜ ਤਾਂ ਨਵਾਂ ਸਾਲ ਚੜ੍ਹਿਆ, ਕੁਛ ਤਾਂ ਫ਼ਰਕ ਹੋਣਾ ਚਾਹੀਦਾ ਅੱਜ ਖਾਣ-ਪੀਣ ਵਿੱਚ। ਸੱਚੀ ਗੱਲ ਆ ਇਹ ਆ ਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਕੱਲ੍ਹ ਸ਼ਾਮ ਤੱਕ ਨਵਾਂ ਸਾਲ ਚੜ੍ਹਨ ਵਾਲਾ ਐ, ਕੱਲ੍ਹ ਰਾਤੀਂ ਘਰ ਮੁੜਦਿਆਂ ਹੋਇਆਂ ਮੈਨੂੰ ਦੋ ਸਵਾਰੀਆਂ ਮਿਲ ਗਈਆਂ ਕਿਸੇ ਕਲੱਬ ਵਿੱਚੋਂ ਆਉਂਦੀਆਂ। ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਕਾਰ ਖ਼ਰਾਬ ਹੋ ਗਈ ਐ, ਉਸ ਨੂੰ ਕਲੱਬ ਵਿੱਚ ਈ ਰੱਖ ਆਏ ਸੀ ਘਰ ਨੇੜੇ ਈ ਸੀ ਉਹਨਾਂ ਦਾ ਤੇ ਉਹ ਪੈਦਲ ਈ ਚੱਲ ਪਏ ਸਨ ਝੂਮਦੇ-ਝੂਮਦੇ, ਰਸਤੇ ਵਿੱਚ ਰਿਕਸ਼ਾ ਲੰਘਦਾ ਵੇਖ ਕੇ ਉਹਨਾਂ ਨੇ ਵਾਜ ਮਾਰ ਲਈ ਮੈਨੂੰ। ਮੈਂ ਵੀ ਉਸੇ ਪਾਸੇ ਜਾਣਾ ਸੀ ਸੋ ਇੱਕ ਰੁਪਇਆ ਬੱਸ ਇਨਾਮ ਵਾਂਗ ਹੀ ਸੀ ਮੇਰੇ ਲਈ ਯਾਰ ਅੱਜ ਕੁਝ ਜ਼ਿਆਦਾ ਈ ਖਾਧਾ-ਪੀਤਾ ਗਿਆ। ਗੱਲ ਤਾਂ ਮਨ ਮੌਜ ਦੀ ਹੁੰਦੀ ਏ, ਬੱਸ ਦਿਲ ਵਿੱਚ ਕੋਈ ਹਸਰਤ ਨਹੀਂ ਰਹਿਣ ਦੇਣੀ ਅਸੀਂ, ਐਸ਼ ਕਰਾਂਗੇ ਰੱਜ ਕੇ ਕਮਾਉਂਦੇ ਕਾਹਦੇ ਲਈ ਆਂ, ਅੱਛਾ ਬਈ ਲਾਲੀ ਇਹ ਸ਼ਾਮ ਤਾਂ ਮੰਨ ਗਈ ਸਾਡੀ ਚੰਗੀ ਹੁਣ ਤੂੰ ਦੱਸ ਕੱਲ੍ਹ ਦਾ ਕੀ program ਏ new year day ਦਾ। ਕੱਲ੍ਹ ਦਾ program ਮੈਂ ਸਵੇਰੇ ਦੱਸਾਂਗਾ ਟੈਲੀਫੂਨ ਉੱਤੇ bed tea ਪੀਣ ਲੱਗਿਆਂ, ਹੁਣ ਤਾਂ ਬੱਸ ਸੌਣ ਨੂੰ ਜੀਅ ਕਰਦਾ ਏ ਨਿੱਘੀ-ਨਿੱਘੀ ਰਜਾਈ ਵਿੱਚ, ਰੋਕ ਬਈ ਰਿਕਸ਼ਾ ਮੈਂ ਏਥੇ ਹੀ ਉੱਤਰਨਾ ਏ ਇਹਨਾਂ ਨੂੰ ਅਹੁ ਸਾਮ੍ਹਣੇ ਖੰਭੇ ਦੇ ਨਾਲ ਵਾਲੀ ਕੋਠੀ ਵਿੱਚ ਉਤਾਰ ਦੇਈਂ,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 ਤੇ ਉਹਨਾਂ ਦੇ new year day ਦਾ ਮਤਲਬ ਮੈਂ ਸਮਝ ਲਿਆ ਨਹੀਂ ਤਾਂ ਪਤਾ ਨਹੀਂ ਸੀ ਲੱਗਣਾ ਮੈਨੂੰ ਉਹਨਾਂ ਦੀਆਂ ਗੱਲਾਂ ਦਾ ਅੰਗਰੇਜ਼ੀ ਮੈਂ ਸਕੂਲ ਵਿੱਚ ਭਾਵੇਂ ਨਹੀਂ ਸੀ ਪੜ੍ਹੀ ਪਰ ਸੁਣ-ਸੁਣ ਕੇ ਅੰਗਰੇਜ਼ੀ ਦੇ ਕਈ ਸ਼ਬਦ ਮੈਨੂੰ ਚੇਤੇ ਹੋ ਗਏ ਸਨ। ਭਲੀ ਲੋਕ ਨੂੰ ਜੇਕਰ ਥੋੜ੍ਹੀ ਜਿਹੀ ਅੰਗਰੇਜ਼ੀ ਆਉਂਦੀ ਤਾਂ ਅੱਜ bed tea ਨਾ ਪਿਆ ਦੇਂਦੀ ਸਾਨੂੰ ਬਣਾ ਬਈ ਚਾਹ ਅੱਧ ਪਾ ਦੁੱਧ ਦੀ ਪੱਤੀ ਜ਼ਰਾ ਬਹੁਤੀ ਨਾਲੇ ਫੜਾ ਦੇ ਆਹ ਦੋ ਕੇਕ ਜਿਹੇ ਗੋਲ-ਗੋਲ। ਚਲੋ ਬਾਦਸ਼ਾਓ ਨਾਲੇ ਆ ਜਾਓ ਜ਼ਰਾ ਨੇੜੇ ਅੱਗ ਦੇ ਇਹ ਧੁੰਦ ਸਹੁਰੀ ਪਰੇ ਦੀ ਹਟਦੀ ਨੀ ਕਿਸੇ ਵੇਲੇ ਕਿੰਨੇ ਦਿਨ ਹੋ ਗਏ ਐ ਵੇਖਦਿਆਂ,

ਤੇ ਹੋਰ ਕੀ ਕੁਝ ਪਤਾ ਵੀ ਐ ਸੰਨ ਸ਼ੁਰੂ ਹੋਇਆ ਅੱਜ, ਸੰਨ? ਉਹ ਕੀ ਹੁੰਦਾ ਇਹ ਵੀ ਨਹੀਂ ਪਤਾ ਤੈਨੂੰ ਚੱਲ ਛੱਡ ਯਾਰ ਤੂੰ ਕੀ ਲੈਣਾ ਸੰਨ ਤੋਂ ਲਿਆ ਫੜਾ ਚਾਹ ਘੁੱਟ ਪੀਈਏ। ਚੰਗਾ ਨਵਾਂ ਸਾਲ ਚੜ੍ਹਿਐ ਸਵੇਰ ਦੀ ਚਾਹ ਈ ਨਹੀਂ ਪੀਤੀ।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 ਕਿੰਨੇ ਚੰਗੇ ਨਸੀਬ ਨੇ ਤੇਰੇ ਬੰਤਿਆ ਕਿ ਆਦਮੀ ਦੀ ਜੂਨ ਭੋਗ ਰਿਹੈਂ, ਕਰ ਲੈ ਐਸ਼ ਫੇਰ ਪਤਾ ਨਹੀਂ ਅਗਲੇ ਜਨਮ ਵਿੱਚ ਤੈਨੂੰ ਕਿਹੜੀ ਜੂਨ ਭੋਗਣੀ ਪਵੇ ਜੇਕਰ ਰੱਬ ਨੇ ਪੁੱਛਿਆ ਵੀ ਕਿਹੜੀ ਜੂਨ ਵਿੱਚ ਜਾਣਾ ਐ ਚੱਲ ਛੱਡ ਉਹਨੇ ਕਿਹੜਾ ਸਾਨੂੰ ਪੁੱਛਣਾ ਹੈ।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 ਲਿਆ ਫੜਾ ਦੇ ਸਿਗਰਟਾਂ ਦੀ ਇੱਕ ਡੱਬੀ ਨਾਲ ਅਖ਼ਬਾਰ ਵੀ ਉਰਾਂ ਕਰ ਦੇਹ ਵੇਖੀਏ ਤਾਂ ਸਹੀ ਕੀ ਹੋ ਰਿਹੈ ਦੁਨੀਆ ਵਿੱਚ ਜ਼ਰਾ ਸਾਨੂੰ ਵੀ ਸੁਣਾ ਦਿਓ ਇੱਕ-ਦੋ ਅੰਧੀ-ਚੋਂਦੀ ਖ਼ਬਰ, ਲੈ ਸੁਣ ਫੇਰ ਲਿਖਿਆ ਐ ਅਸੀਂ ਆਪਣੇ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦੇਂਦੇ ਹਾਂ।

ਇੱਕ ਸੌ ਤਰੇਠ ਭਾਰਤੀ ਜਿਹੜੇ ਚੋਰੀ-ਛੁਪੇ ਆਪਣਾ ਦੇਸ ਛੱਡ ਕੇ ਵਲਾਇਤ ਜਾ ਰਹੇ ਸਨ ਡੁਬਈ ਦੇ ਕੋਲ ਕਿਸ਼ਤੀ ਡੁੱਬ ਜਾਣ ਦੇ ਕਾਰਨ ਡੁੱਬ ਗਏ ਕਿਸ਼ਤੀ ਡੁੱਬ ਜਾਣ ਨਾਲ ਤਾਂ ਡੁੱਬਣਾ ਈ ਸੀ, ਇਹ ਭਲਾ ਕੋਈ ਖ਼ਬਰ ਹੋਈ ਬੋਲ ਨਾ ਵਿੱਚ ਬੱਸ ਸੁਣਦਾ ਜਾ।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 ਇੰਦਰਾ ਗਾਂਧੀ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਹੋਇਆਂ ਕਿਹਾ ਕਿ ਜਿੰਨਾ ਚਿਰ ਹਾਲਾਤ ਸੁਧਰ ਨਹੀਂ ਜਾਂਦੇ ਪਾਕਿਸਤਾਨ ਨਾਲ ਅਸੀਂ ਕੋਈ ਸੰਬੰਧ ਕਾਇਮ ਨਹੀਂ ਕਰ ਸਕਦੇ ਠੀਕ ਏ ਫਿਰ ਪਹਿਲਾਂ ਹਾਲਤ ਸੁਧਰਨੀ ਚਾਹੀਏ ਇਸ ਤੋਂ ਪਿੱਛੋਂ ਲੈ ਇਹ ਖ਼ਬਰ ਸੁਣ ਚੰਡੀਗੜ੍ਹ, ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਮਈ ਮਹੀਨੇ ਤੋਂ ਹੋਰ ਭੱਤਾ ਦੇਣ ਦੀ ਘੋਸ਼ਣਾ ਕਰ ਦਿੱਤੀ ਇਹ ਹੋਈ ਨਾ ਗੱਲ ਸਰਕਾਰ ਨਹੀਂ ਖ਼ਿਆਲ ਰੱਖੇਗੀ ਆਪਣੇ ਬੰਦਿਆਂ ਦਾ ਤਾਂ ਹੋਰ ਕੌਣ ਰੱਖੇਗਾ? ਕਿਸੇ ਕੋਲ ਇੰਨੇ ਪੈਸੇ ਹੋਣਗੇ ਤਾਂ ਉਹ ਖ਼ਰਚੇਗਾ ਵੀ।

ਸਗੋਂ ਕੋਈ ਚੰਗੀ ਜਿਹੀ ਖ਼ਬਰ ਸੁਣਾ ਇਹ ਕੀ ਚੰਗੀ ਖ਼ਬਰ ਵੀ ਸ਼ਾਇਦ ਲੱਭ ਈ ਪਵੇ ਪਹਿਲਾਂ ਇਹ ਸੁਣ, ਨਵੀਂ ਦਿੱਲੀ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿੱਚ ਅੱਜ ਮੈਂ ਤੁਹਾਨੂੰ ਕਰਨ ਔਜਲੇ ਵਾਰੇ ਦਸਣਾ ਚੋਂਦਾ ਹਾਂ ਕਰਨ ਔਜਲਾ ਇਕ ਪਿੰਡ ਵਿਚ ਰਹਿੰਦਾ ਹੈ ਅਤੇ ਉਹ ਪਿੰਡ ਸਾਡੇ ਲਾਗੇ ਹੀ ਪੈਂਦਾ ਹੈ ਉਸ ਪਿੰਡ ਦਾ ਨਾਂ ਔਜਲਾ ਹੈ ਅਤੇ ਕਰਨ ਔਜਲਾ ਬਹੁਤ ਵਧਿਆ ਹੀ singer ਹਨ ਮਨੁ ਉਸਦੇ ਗਾਣੇ ਬਹੁਤ ਪਸੰਦ ਹਨ ਕਰਨ ਔਜਲੇ ਤੇ ਗਾਣੇ ਵੀ ਬਹੁਤ ਵਧਿਆ ਹੁੰਦੇ ਹਨ ਅਤੇ ਓਹੋ ਇਕ ਬਹੁਤ ਵਧਿਆ ਅਤੇ ਸੋਹਣਾਂ singer ਹੈ ਮੈਨੂੰ ਓਹੋ singer ਸਬ ਤੋਂ ਵਧਿਆ ਲੱਗਦਾ ਹੈ ਉਸਦੀ ਦੀ ਆਵਾਜ ਬਹੁਤ ਮੀਠੀ। ਹੈ ਉਹ singer ਸਾਡੇ ਪੰਜਾਬ ਦਾ ਸਬ ਤੋਂ ਵਧਿਆ singer ਹੈ। ਉਹ singer ਬਹੁਤ ਵਧਿਆ ਉਸਦੇ ਗਾਣੇ ਵੀ ਵੀ ਬਹੁਤ ਵਧਿਆ ਹਨ ਉਹ SINGER ਪੰਜਾਬ ਵਿਚ ਵਧਿਆ ਕਲਚਰ ਕਰਕੇ ਬਹੁਤ ਮਸ਼ਹੂਰ ਹੋਇਆ ਹੈ ਕਰਨ ਔਜਲਾ ਕਰਨ ਔਜਲਾ ਦੇ ਗਾਣੇ। ਮੈਂ ਹਰ ਰੋਜ T V ਤੇ ਸੁਣਦਾ ਹਾਂ ਜਦੋਂ ਉਸਦਾ ਨਵਾਂ ਗਾਣਾ ਔਂਦਾ ਹੈ ਮੈਂ ਕਰਨ ਔਜਲਾ ਦਾ ਨਵਾਂ ਗਾਣਾ ਹੀ ਸੁਣਦਾ ਹਾਂ ਕਰਨ ਔਜਲਾ ਦੇ ਗਾਣੇ ਹੋਰ ਵੀ ਹਨ ਪਰ ਮੈਨੂੰ ਕਰਨ ਔਜਲਾ ਦਾ ਗਾਣਾ don't look ਬਹੁਤ ਪਸੰਦ ਹੈ ਕਿਊ ਕਿ ਉਹ ਦਾ ਸੁਬਾ ਵੀ ਬਹੁਤ ਵਧਿਆ ਹੈ ਨਾ ਉਹ ਜ਼ਿਆਦਾ ਕਿਸੇ ਨਾਲ। ਬੋਲਦਾ ਚਾਲਦਾ ਹੈ ਉਹ ਆਪਣੀ ਮਸਤੀ ਵਿਚ ਮਸਤ ਹੀ ਰਹਿੰਦਾ ਹੈ ਮੈਂ ਇਕ ਦਿਨ ਇਕ ਵਿਆਹ ਤੇ ਗਿਆ ਤੇ ਮੈਂ ਓਥੇ ਕਰਨ ਔਜਲਾ ਗਾਣਾ ਹੀ ਲਵਾਇਆ don't look dont look ਗਾਣਾ ਮੈਨੂੰ ਐਨਾ ਵਦੀਆ ਲੱਗਦਾ ਹੈ ਕਿ ਮੈਂ ਓਹੀ ਗਾਣਾ ਬਹੁਤ ਹੀ ਜਿਆਦਾ ਸੁਣਦਾ ਹਾਂ। ਉਹ ਗਾਣਾ ਮੇਰੇ ਦਿਲ ਨੂੰ ਬਹੁਤ ਵਦੀਆ ਲੱਗਦਾ ਹੈ। ਕਰਨ ਔਜਲਾ ਮੇਰਾ ਸਬ ਤੋਂ ਵਦੀਆ singer ਹੈ। ਉਹ singer ਬਹੁਤ ਹੀ ਵਦੀਆ ਹੈ ਬਾਕੀ ਤਾ ਉਸਦੇ ਬਹੁਤ ਗਾਣੇ ਹਨ। ਪਰ ਮੈਨੂੰ ਸਬ ਤੋਂ ਵਦੀਆ ਗਾਣਾ ਲੱਗਦਾ ਹੈ look ਉਹ Singer ਇਹਨਾਂ ਹੀ ਬਹੁਤ ਹੀ ਸਾਲਾਂ ਤੋਂ ਮੇਹਨਤ ਕਰਦਾ ਆ ਰਿਯਾ ਹੈ। ਅਤੇ ਅੱਜ ਉਸਨੂੰ ਕਾਮਯਾਬੀ ਹਾਸਲ ਹੋਇ। ਓਹੋ ਬਹੁਤ ਮੇਹਨਤ ਕਰਦਾ ਹੈ। ਓਹੋ ਜੋ ਜਿੰਨੇ ਵੀ ਗਾਣੇ ਲਿਖਦਾ ਹੈ। ਆਪਣੇ ਆਪ ਹੀ ਲਿਖਦਾ ਹੈ। ਕਿਸੇ ਕੋਲ ਗਾਣੇ ਨਹੀਂ ਲੈਂਦਾ।

ਉਸਦੇ ਗਾਣੇ ਮੈਨੂੰ ਬਹੁਤ ਪਸੰਦ ਹਨ। ਕਰਨ ਔਜਲੇ ਦੇ ਗਾਣੇ ਅਸੀਂ ਘਰ ਬੇਕੇ ਵੀ ਸੁਨ ਸਕਦੇ ਹਾਂ। ਮਾਤਾ ਬਹਿਨਾਂ ਭਰਾਂਮਾਂ ਵਿਚ ਵੀ ਸੁਨ ਸਕਦੇ ਹਾਂ ਕਿਉਂਕਿ ਉਸਦੇ ਗਾਣੇ ਅਜਿਹੇ ਨਹੀਂ ਹੁੰਦੇ ਜੋ ਲੋਕਾਂ ਦੇ ਮਨ ਤੇ ਪ੍ਰਭਾਵ ਪਾਵੇ ਉਸਦੇ ਗਾਣੇ ਅਸੀਂ ਘਰ ਬੇਕੇ ਭੀ ਸੁਨ ਸਕਦੇ ਹਾਂ ਉਸਦੇ ਗਾਣੇ ਵਦੀਆ ਅਤੇ ਬਹੁਤ ਸੁਨ ਤੇ ਬਹੁਤ ਸੋਹਣੇ ਹੀ ਹਨ ਅਤੇ ਉਹ ਆਪ ਵੀ ਬਹੁਤ ਸੋਹਣਾ ਹੈ। ਮੇਰਾ ਸਬ ਤੋਂ ਵਦੀਆ SINGER ਕਰਨ ਔਜਲਾ ਹੈ। ਉਹ ਬਹੁਤ ਹੀ। ਵਦੀਆ ਅਤੇ respect ਦਿੰਦਾ ਹੈ ਸਬਨੁ ਸਬਨੁ respect ਦਿੰਦਾ ਹੈ ਉਹ ਸਬ ਤੋਂ ਵਧੀਆ singer ਲੱਗਦਾ ਹੈ। ਬਾਕੀ ਤਾ ਉਸ ਦੇ ਗਾਣੇ ਸਬ ਤੋਂ ਵਧੀਆ ਹੀ ਲੱਗਦੇ ਹਨ ਮੈਨੂੰ ਕਰਨ ਔਜਲਾ SINGER ਘਰ ਤੋਂ ਬਹੁਤ ਮਾੜਾ ਸੀ। ਜਦੋ ਉਹ ਨਿਕ ਜਿਹਾ ਸੀ। ਤਾਂ ਉਸਦੇ ਮਾਤਾ ਪਿਤਾ ਗੁਜਰ ਗਏ। ਤਾਂ ਉਸ ਤੋਂ ਬਾਅਦ ਉਸਨੇ ਆਪਣੇ ਮਨ ਵਿਚ ਚੀਜ ਧਾਰ ਲਈ ਕਿ ਮੈਂ ਗਾਣੇ ਹੀ ਗਾਣੇ ਹਨ. ਅਤੇ ਉਸਨੇ ਗਾਣੇ ਗਾ ਗਾ ਕੇ ਆਪਣਾ ਨਾਮ ਵੀ ਪੰਜਾਬ ਵਿਚ ਕਾਫੀ ਉਚਾ ਕਰ ਲਿਆ। ਅੱਜ ਉਹ ਪੰਜਾਬ ਦਾ ਸਬ ਤੋਂ ਵਧੀਆ SINGER ਹੈ। ਸਬ ਦੇ ਮਨ ਉਤੇ ਕਰਨ ਔਜਲਾ ਰਾਜ ਕਰਦਾ ਹੈ ਔਰ ਸੁਬਾਹ ਕਰਕੇ ਅਤੇ ਸਬ ਨੂੰ ਵਧੀਆ ਲੱਗਦਾ ਹੈ। ਓਹੋ singer ਕਰਨ ਔਜਲਾ ਕਰਨ ਔਜਲਾ singer ਨਾ ਕਿਸੇ ਨਾਲ ਮਾੜੀ ਕਰਦਾ ਹੈ ਤੇ ਨਾ ਕਿਸੇ ਨਾਲ ਚੰਗੀ ਕਰਦਾ ਹੈ। ਕਰਨ ਔਜਲਾ singer ਇਕ ਬਹੁਤ ਹੀ ਵਦੀਆ singer ਹੈ। ਜਦੋ ਓਹੋ ਛੋਟਾ ਸੀ ਤਾਂ ਉਸਦੇ ਮਾਤਾ ਪਿਤਾ ਗੁਜਰ ਗਏ ਸਨ। ਅਤੇ ਉਸ ਦਿਨ ਤੋਂ ਹੀ ਉਸਨੇ ਮਨ ਵਿਚ ਧਾਰ ਲਿਆ ਸੀ ਕਿ ਉਹ ਪੰਜਾਬ ਦਾ ਸਬ ਤੋਂ ਵਧੀਆ singer ਬਣੇਗਾ। ਤਾਂ ਓਹੋ ਹੋਲੀ ਹੋਲੀ ਗਾਣੇ ਗਾਂਦਾ ਗਿਆ। ਤਾਂ ਜਦੋ ਉਹ ਹੋਲੀ ਹੋਲੀ ਗਾਣੇ ਗਾਂਦਾ ਗਿਆ। ਤਾਂ ਉਸਦੇ ਇਕ ਦੋ ਤਿੰਨ ਚਾਰ ਗਾਣੇ ਆਂਦੇ ਗਏ ਤਾਂ ਗਾਣੇ ਤੋਂ ਬੱਧ ਦੇ ਬੱਧ ਦੇ ਗਾਣੇ ਬੱਧ ਦੇ ਗਏ ਤੇ ਓਹੋ ਇੱਕ FAMOUS SINGER ਬਣ ਗਿਆ ਹੁਣ ਉਹ ਪੰਜਾਬ ਵਿਚ ਕਾਫੀ ਨਾਂ ਕਮਾਇਆ ਹੈ। ਕਰਨ ਔਜਲਾ singer ਇਕ ਬਹੁਤ ਹੀ ਵਧੀਆ singer ਹੈ। ਮੈਂ ਇਕ ਬਾਰ ਮੈਂ ਇਕ ਵਿਆਹ ਤੇ ਗਿਆ ਤਾਂ ਓਥੇ ਕਰਨ ਔਜਲਾ ਵੀ ਆਇਆ ਹੋਇਆ ਸੀ। ਤਾਂ ਮੈਂ ਉਸ ਨਾਲ ਇਕ photo ਵੀ ਖਿਚਵਾਈ ਸੀ ਉਹ photo ਮੇਰੇ ਘਰ ਵਿਚ ਹੁਣ ਲੱਗੀ ਹੋਇ ਹੈ। ਅਤੇ ਮੈਂ ਜਦੋ ਵੀ SCHOOL ਤੋਂ ਓਨਾ ਹਾਂ। ਤਾਂ ਉਸ photo ਬਲ ਵੇਖ ਕੇ ਬਹੁਤ ਖੁਸ਼ ਹੁਨਾਂ ਹਾਂ। ਫਿਰ ਮੈਨੂੰ ਯਾਦ ਆਂਦਾ ਹੈ। ਕਿ ਇਹ photo ਤਾਂ ਮੈਂ ਕਰਨ ਔਜਲੇ ਨਾਲ ਖਿਚਵਾਈ ਸੀ ਜਦੋ ਮੈਂ ਵਿਆਹ ਵਿਚ ਗਿਆ ਸੀ। ਜਦੋ ਕਰਨ ਔਜਲੇ ਨੂੰ ਮੈਂ ਵਿਆਹ ਵਿਚ ਵੇਖਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਇ ਕਿ ਮੇਰਾ ਮਨਪਸੰਦ singer ਆਇਆ ਹੋਇਆ ਹੈ ਮੈਂ ਕਰਨ ਔਜਲੇ ਨਾਲ PHOTO ਖਿੱਚੋਨ ਦੀ ਗੁਜਾਰਿਸ਼ ਕੀਤੀ ਪਰ bouncer ਨੇ ਮੈਨੂੰ ਉੱਤੇ ਨਹੀਂ ਚੜਨ ਦਿਤਾ state ਤੋਂ ਹੀ ਮੈਂ ਕਰਨ ਔਜਲੇ ਨੂੰ ਹੱਥ ਹੀਲਾਇਆ ਤਾਂ ਉਸਨੇ ਮੈਨੂੰ ਵੇਖਿਆ ਉਸਦੇ ਦੇਖਦਿਆਂ ਸਾਰ ਹੀ ਮੈਂ state ਤੇ ਚਲਾ ਗਿਆ। ਮੈਨੂੰ ਜਦੋ ਉਸਨੇ ਹੱਥ ਮਿਲਾਇਆ ਤਾਂ ਮੈਨੂੰ ਬਹੁਤ ਹੀ ਖੁਸ਼ੀ ਹੋਇ ਕਿ ਮੈਂ ਅੱਜ ਆਪਣੇ ਮਨਪਸੰਦ singer ਕਰਨ ਔਜਲਾ ਕਰਨ ਔਜਲਾ ਨੂੰ ਮਿਲੀਆਂ ਹਾਂ ਤਾਂ ਉਸਨੇ ਮੇਰੇ ਨਾਲ ਬਹੁਤ ਹੀ ਵਧੀਆ ਵਧੀਆ ਤਰੀਕੇ ਨਾਲ ਮਿਲਿਆ ਉਹ ਮੈਨੂੰ ਬਹੁਤ ਹੀ ਵਧੀਆ singer ਲੱਗਦਾ ਹੈ ਉਹ ਮੇਰਾ ਸਬ ਤੋਂ ਵਧੀਆ singer ਹੈ। ਮੈਂ ਉਸ ਨਾਲ photo ਖਿਚਵਾਕੇ ਆਪਣੇ ਘਰ ਵਿਚ ਲਗਵਾਈ ਹੋਇ ਹੈ. ਉਹ photo ਏਨੀ ਵਧੀਆ ਆਈ ਹੈ ਕਿ ਬਾਕੀ ਤਾਂ ਬਹੁਤ ਸਾਰੀਆਂ ਮੇਰੀਆਂ ਫੋਟੋਆਂ ਹਨ। ਪਰ ਜੋ photo ਮੈਂ ਕਰਨ ਔਜਲੇ ਨਾਲ ਖੱਚਵਾਯੀ ਹੈ। ਉਹ photo ਮੇਰੀ ਸਬ ਤੋਂ, ਮਨਪਸੰਦ photo ਹੈ। ਉਹ photo ਮੈਂ ਪੰਜ ਸੋ ਰੁਪਏ ਦੀ ਵਨਵਾਯੀ ਸੀ। ਤਾਂ ਆਪਣੇ ਘਰ ਲਾਗਵਾਯੀ ਹੋਇ ਹੈ। ਕਰਨ ਔਜਲਾ ਹੁਣ ਤਕ ਕਰਨ ਔਜਲਾ ਨੇ ਜਿੰਨੇ ਭੀ ਗਾਣੇ ਗਏ ਹਨ ਸਾਰੇ ਹੀ ਵਧੀਆ ਅਤੇ ਸ਼ਾਨਦਾਰ ਗਾਣੇ ਹਨ। ਉਸਦੇ ਗਾਣੇ ਵਧੀਆ ਹੀ ਹੁੰਦੇ ਹਨ। ਤੇ ਮੈਂ ਹਰ ਰੋਜ ਉਸਦੇ ਗਾਣੇ ਸੁਣਦਾ ਹਾਂ। ਜਦੋ ਮੈਂ ਘਰ ਹੋਵਾਂ ਤਾਂ ਭੀ ਕਰਨ ਔਜਲਾ ਦੇ ਗਾਣੇ ਹੀ ਓਦਾਂ ਤਾਂ singer ਹੋਰ ਭੀ ਹਨ ਪਰ ਮੈਨੂੰ ਕਰਨ ਔਜਲਾ singer ਪਿਆਰਾ ਤੇ ਵਧੀਆ ਲੱਗਦਾ ਹੈ। ਉਸਦਾ ਸਬਾਹ ਭੀ ਅਤੇ ਉਸਦੀ ਉਸਦੀ ਤਾਰੀਫ ਮੈਂ ਕਰਦਾ ਹਾਂ। ਕਿਓਂਕਿ ਉਹ ਮੈਨੂੰ ਬਹੁਤ ਵਧੀਆ singer ਲੱਗਦਾ ਹੈ। ਓਹੋ singer ਮੇਰਾ ਸਬ ਤੋਂ ਵਧੀਆ singer ਹੈ। ਮੈਂ ਉਸਦੀ ਤਾਰੀਫ ਨਹੀਂ ਕਰ ਸਕਦਾ ਉਹ ਏਨਾ ਵਧੀਆ singer ਹੈਂ। ਮੈਂ ਉਸਦੇ ਗਾਣੇ ਹਰ ਰੋਜ ਸੁਣਦਾ ਹਾਂ। ਉਸਦੇ ਗਾਣੇ ਮੈਨੂੰ ਬਹੁਤ ਬਹੁਤ ਵਧੀਆ ਲੱਗਦੇ ਹਨ। ਕਰਨ ਔਜਲਾ singer ਮੇਰਾ ਸਬ ਤੋਂ ਵਧੀਆ singer ਹੈ। ਉਸਦੇ ਗਾਣੇ ਤਾਂ ਏਨੇ ਸ਼ਾਨਦਾਰ ਹੁੰਦੇ ਹਨ ਕਿ ਪੰਜਾਬ ਵਿਚ ਵੀ ਲੋਕ ਗਾਣੇ ਗਾਂਦੇ ਹਨ। ਅਤੇ ਉਸਦੇ ਗਾਣੇ ਏਨੇ ਵਧੀਆ ਹੁੰਦੇ ਹਨ।

ਮੈਨੂੰ ਕਰਨ ਔਜਲਾ singer ਬਹੁਤ ਹੀ ਵਧੀਆ ਲੱਗਦਾ ਹੈ। ਮੈਂ ਉਸਦੇ ਹਰ ਇਕ ਗਾਣੇ ਸੁਣਦਾ ਹਾਂ। ਜਿਦੋਂ ਕਰਨ ਔਜਲੇ ਦਾ ਨਵਾਂ ਗਾਣਾ ਆਉਂਦਾ ਹੈ। ਤਾਂ ਮੈਂ ਸੁਣਦਾ ਹੀ ਹਾਂ। ਉਹ ਇਕ ਬਹੁਤ ਹੀ ਵਧੀਆ singer ਹੈ। ਉਸਦਾ ਸੁਬਾਹ ਭੀ ਬਹੁਤ ਵਧੀਆ ਹੈ। ਉਹ singer ਮੈਨੂੰ ਬਹੁਤ ਹੀ ਵਧੀਆ singer ਲੱਗਦਾ ਹੈ। ਓਦਾਂ ਤਾ singer ਹੋਰ ਭੀ ਹਨ ਪਰ ਕਰਨ ਔਜਲਾ ਦੇ ਗਾਣੇ ਮੈਨੂੰ ਸਬ ਤੋਂ ਵਧੀਆ ਲੱਗਦੇ ਹਨ। ਮੈਂ ਉਸਦੇ ਗਾਣੇ ਹਰ ਰੋਜ ਸੁਣਦਾ ਹਾਂ। ਉਸਦੇ ਗਾਣੇ ਵਧੀਆ ਹੁੰਦੇ ਹਨ ਅਤੇ ਉਸਦਾ ਸੁਬਾਹ ਵੀ ਬਹੁਤ ਵਧੀਆ ਹੈ। ਉਹ singer ਮੈਨੂੰ ਹੱਦ ਤੋਂ ਵਧੀਆ singer ਲੱਗਦਾ ਹੈ। ਕਰਨ ਔਜਲਾ singer ਮੇਰਾ ਸਬ ਤੋਂ ਵਧੀਆ singer ਹੈ। ਉਸਦੀ age ਠਾਰਾਂ ਸਾਲ ਹੈ। ਅਤੇ ਠਾਰਾਂ ਸਾਲ ਦੀ age ਚ ਉਸਨੇ ਬਹੁਤ ਨਾਂ ਕਮਾਇਆ ਹੈ। ਉਸਦੇ ਗਾਣਿਆਂ ਕਰਕੇ ਉਸਦੀ ਚਡਾਂਈ ਹੋਇ ਹੈ। ਕਿਓਂਕਿ ਉਹ ਗਾਣੇ ਵੀ ਚੰਗੇ ਗਾਂਦਾ ਹੈ ਤੇ ਸਬ ਲੋਕਾਂ ਨੂੰ। ਪਿਆਰ ਭੀ ਕਰਦਾ ਹੈ। ਉਸਦੇ ਇਸੇ ਸੁਬਾਹ ਕਾਰਣ ਮੈਨੂੰ ਕਰਨ ਔਜਲੇ ਨਾਲ ਬਹੁਤ ਪਿਆਰ ਹੈ। ਕਰਨ ਔਜਲਾ ਮੇਰਾ ਵਧੀਆ singer ਹੈ।

ਬੱਸ ਵਧੀਆ ਜੀ ਤੁਸੀਂ ਦੱਸੋ

ਕੰਮ ਕਾਰ ਬਹੁਤ ਵਧੀਆ

ਅੱਸੀ percent ਤਾਂ ਕੰਮ online ਹੋ ਗਿਆ

ਮੈਂ ਹਾਂ manual ਤਾਂ ਹੁਣ ਲਾਲੋ ਕਿ ਬਹੁਤ ਘੱਟ ਗਿਆ ਹੁਣ ਤਾਂ online

digital ਚੱਲ ਪਿਆ ਸਾਰਾ ਈ ਉਹ ਹਾਂਜੀ ਹਾਂ ਸਾਰਾ digital ਚੱਲ ਪਿਆ ਕੋਈ ਸਮਾਨ ਲੇਣਾ ਦੇਣਾ ਕੁੱਛ ਕਰਨਾ ਠੀਕ ਐ ਨਾ ਇਹ ਸਾਰਾ ਕੁੱਛ ਹੋ ਗਿਆ ਅਹ sale purchase online ਹੋ ਗਈ

ਠੀਕ ਐ ਘਰ ਬੈਠੇ ਬੈਠੇ online ਕਰੋ order ਕਰੋ ਜੋ ਮਰਜੀ ਮੰਗਾਲੋ

ਹਾਂਜੀ ਹਾਂਜੀ ਪਰ ਪਤਾ ਨੀ ਕਿ ਲੋਕਾ ਦਾ ਦਿਮਾਗ ਕਿਵੇਂ ਇੰਨਾ ਚੱਲਦਾ ਵੀ online shopping ਕਰੀ ਜਾਂਦੇ ਨੇ ਨਾ ਪਹਿਲਾਂ ਵੀ ਦੇਖੋ ਕਿਵੇਂ ਹੱਥੋ ਹੱਥ ਕਰਦੇ ਸੀਗੇ

ਆਪਣੇ ਉਹ ਕਰ ਦਿੰਦੇ ਨੇ ਜੁੰ corona ਆਇਆ ਤਾਂ ਦੇਖੋ ਆ ਚੀਜਾਂ ਬਣਿਆ ਹੋਰ

ਹੁੰਦਾ ਸੀਗਾ ਪਹਿਲਾ ਨਾ ਸਰਾ ਲਾਲੋ ਵੀਹ ਤੀਹ ਜਾ ਵੀਹ ਜਾਂ ਤੀਹ percent ਸੀਗਾ ਪਹਿਲਾ ਮਜਬੂਰੀ ਚ ਕਰਦੇ ਥੇ ਹੁਣ ਮਤਲਬ ਕਹਿਲੋ ਵੀ ਅਹਹ ਬਣ ਗਏ routine ਅਹ routine ਬਣ ਗਈ

ਹਾਂਜੀ ਹਾਂ ਹੁਣ ਕੁੱਛ ਵੀ ਦੇਖਲੋ ਤੁਸੀਂ ਮੰਗਾਉਣਾ ਨਾ

ਇਹ ਸੀ ਵੀ ਜਿਹੜੇ ਦੂਰ ਬੈਠੇ ਸੀ main ਤਾਂ ਉਹਨਾਂ ਲਈ ਸੀ ਇਹ ਚੀਜਾਂ online ਜਿਵੇਂ online ਆਪਾਂ ਕਹਿਲੋ ਜਿਵੇਂ ਕਹਿਲੋ

ਅੱਛਾ ਵੀ ਨਹੀਂ ਉਹ ਉਹ ਹੁਣ ਇਹਨੂੰ ਮਤਲਬ ਬਿਲਕੁਲ ਹੀ business ਦੇ ਤੋਰ ਤੇ ਅਪਣਾ ਲਿਆ ਹਾਂਜੀ business ਤੋਰ ਤੇ ਜੀ

ਪਹਿਲਾ ਹੈਗਾ ਸੀ ਵੀ ਕਹਿਲੋ ਇਹ ਇਹ ਚੀਜ ਸੀ ਵੀ ਜਿਹੜੇ high level ਦੇ business man ਐ

ਸੀ ਜਾਂ video call ਕਹਿਲੋ ਜਾ google meet ਪਹਿਲਾਂ ਤਾਂ video call ਹੀ ਕਹਿੰਦੇ ਹੁੰਦੇ ਹੁਣ ਲੱਗ ਗਏ ਕਹਿਣ

business ਚ ਕਿਹਾ ਹਰੇਕ collage ਚ ਸਾਰੀ ਪੜ੍ਹਾਈ ਸਾਰਾ ਕੁੱਛ ਉਹਦੇ ਤੇ ਚੱਲ ਪਿਆ

ਦੇਖੋ ਹੁਣ ਤਾਂ ਕਿ ਹੈ ਸਰਕਾਰ ਘਰ ਘਰ ਜਾਕੇ TV ਰਾਹੀਂ ਹਨਾ ਲੋਕਾ ਨੂੰ ਜਾਗਰੂਕ ਕਰਦੀ ਐ ਵੀ ਤੁਸੀਂ online ਕੰਮ ਵੱਧ ਕਰੋ

ਜਿਹੜਾ ਦੋ number ਦਾ ਕੰਮ ਐ ਉਹ ਘੱਟ ਜੁਗਾ

bill ਤੋ ਉਹ ਕਰਦੇ ਸੀਗੇ ਜਿਹੜਾ tax ਚੋਰੀ ਕਰਦੇ ਸੀ ਉਹਦਾ ਹੁਣ

ਪਰ ਸਬ ਤੋਂ ਵੱਡੀ ਗੱਲ ਉਹ ਜਿਹੜੀ payment ਵਾਲੀ ਐ ਮੈਨੂੰ ਤਾਂ ਉਹ ਪਸੰਦ ਆਈ ਐ

ਇੱਕ ਦੁੱਜੇ ਨੂੰ ਭੇਜਣੇ ਹਾਂ cash ਨਹੀਂ ਬਦਲ ਜਾਣਾ ਕਿਵੇਂ ਜਾਉਗਾ ਮਿੰਟ ਚ ਆਪਣੀ payment ਹੋ ਜਾਂਦੀ ਐ ਹਾਂਜੀ google pay phone pay

ਹਾਂ ਅਗਰ ਕਿਸੀ ਨੂੰ emergency ਚਾਹੀਦੇ ਬੰਦਾ ਮੰਗਾ ਲੇੰਦਾ ਜਦੀ ਵੀ ਵੀਰੇ ਮੈਨੂੰ ਪਾਈ ਪੈਸੇ ਇੰਨੇ ਕ ਲੋੜ ਐ

ਨਹੀਂ special ਬੰਦਾ ਜਾਂਦਾ ਜਾ ਤਾਂ ਉੱਧਰੋ ਬੰਦਾ ਆਉਂਦਾ ਤਾਂ time ਕਿੰਨਾ emergency ਲੋੜ ਪੈ ਜਾਵੇ